ਇਹ ਇੱਕ ਬਾਰ ਆ ਤੇ ਬੀਅਰ ਬਾਰ ਆ ਇਹਦੇ ਊਪਰ ਲਿਖ਼ਿਆ ਹੋਇਆ ਵਾਹ--

ਨਾਲ ਸੈਲਫ ਦੇ ਵਿੱਚ ਜਿਹੜਾ ਆ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਪਈਆਂ ਵਾ।

ਤੇ ਓਹਦੇ ਊਪਰ ਲਿਖੇਆ ਹੋਇਆ ਫੁੱਲ ਫਰੇਮ ਮਾਈਕਰੋ ਲੈਸ ਕੈਮ--

ਅ ਐਗਜੈਂਪਲਸ ਵਾਸਤੇ ਦੇ ਬਹੁਤ ਸਾਰੀਆਂ ਸੀਨਰੀਜ਼ ਪਈਆਂ ਹੋਈਆਂ ਆ।

ਤੇ ਡੈਕੋਰੇਸ਼ਨ ਕੀਤੀ ਗਈ ਆ ਵਾਈਟ ਔਰੇਂਜ ਤੇ ਗ੍ਰੀਨ ਕਲਰ ਦੇ ਬੈਲੂਨਸ ਦੇ ਨਾਲ।

ਐਕਸ਼ਨ ਬਣਿਆ ਹੋਇਆ ਵਾ ਵਾਈਟ ਕਲਰ ਦੇ ਵਿੱਚ ਕਾਫੀ ਸਾਰੇ ਸੋਫੇ ਲੱਗੇ ਆ ਚੇਅਰਸ ਪਈਆਂ ਹੋਈਆਂ ਆ।

ਤੇ ਇੱਥੇ ਇੱਕ ਜਹਾਜ਼ ਖੜਿਆ ਹੋਇਆ ਹੈ ਵਾਈਟ ਕਲਰ ਦੇ ਵਿੱਚ ਬਲੂ ਕਲਰ ਵੀ ਹੈਗਾ ਆ ਉਹਦੇ।

ਵਾਈਟ ਕਲਰ ਦਾ ਵਾਈਟ ਕਲਰ ਹੋਇਆ ਵਾ ਬੈਲੂਨਸ ਦੇ ਨਾਲ ਡੈਕੋਰੇਸ਼ਨ ਕੀਤੀ ਗਈ ਆ।

ਬਲੂ ਰੈੱਡ ਗਰੀਨ ਤੇ ਵ੍ਹਾਈਟ ਕਲਰ ਦੇ ਬੈਲੂੰਸ ਆ।

ਇਹ ਕੋਈ ਦੁਕਾਨ ਆ ਬਾਰਬਰ ਦੇ ਦੁਕਾਨ ਸਾਹਮਣੇ ਸ਼ੀਸ਼ੇ ਲੱਗੇ ਆ ਕਸਟਮਰਸ ਬੈਠੇ ਹੋਏ ਆ ਚੇਅਰਾਂ ਤੇ।

ਤੇ ਬੋਹੁਤ ਸਾਰਾ ਸਮਾਨ ਪਿਆ ਵਾ ਜਿਵੇਂ ਬੋਤਲਾਂ ਦੇ ਵਿੱਚ ਸਪਰੇਯਾ ਇੱਕ ਯੇਲੋ ਕਲਰ ਦੀ ਬਾਸਕੇਟ ਪਈ ਆ ਹੇਅਰ ਬੈਂਡ ਪਿਆ ਯਾ ਛੋਟਾ ਜੇਹਾ।

ਤੇ ਦਰਖਤ ਲੱਗੇ ਹੋਏ ਆ ਕਾਫੀ ਸਾਰੇ ਬਿਲਡਿੰਗ ਦੇ ਪਿਛਲੇ ਪਾਸੇ ਵੀ ਅਗਲੇ ਪਾਸੇ ਵੀ ਅੱਗੇ ਖਾਲੀ--

ਜੇਹੜਾ ਜੇਹੜਾ ਆਹ ਸ ਸਮੁੰਦਰ ਬਣਿਆਯਾ ਓਹਦਾ ਰੰਗ ਹੈਗਾ ਯਾ ਹਰਾ ਪਾਣੀ ਦਾ।

ਉਹਦੇ ਚਾਰੇ ਪਾਸੇ ਜਿਹੜੇ ਆ ਦਰਖਤ ਲੱਗੇ ਹੋਏ ਆ ਬਹੁਤ ਸੰਘਣੇ ਸੰਘਣੇ ਇੱਕ ਬੇੜੀ ਆ ਸਮੁੰਦਰ ਦੇ ਵਿੱਚ।